ਵਿੱਚ ਦਰਜ਼ ਹੈ ਇਸ ਕਾਵਿ ਬੰਧ ਵਿੱਚ ਕਵੀ ਨੇ ਪੁਰਾਣੇ ਵਿਚਾਰਾਂ ਵਾਲੇ ਲੋਕਾਂ ਨੂੰ ਆਧੁਨਿਕ ਵਿਚਾਰ ਰੱਖਣ ਵਾਲਿਆਂ ਦੀ ਰਾਹ ਛੱਡਣ ਦੀ ਪ੍ਰੇਰਨਾ ਦਿੱਤੀ ਹੈ। ਵਿਆਖਿਆ, ਕਵੀ ਪੁਰਾਣੇ ਖਿਆਲਾਤ ਵਿਚਾਰ ਰੱਖਣ ਵਾਲਿਆਂ ਨੂੰ ਚੇਤਾਵਨੀ ਦਿੰਦਾ ਹੋਇਆ ਕਹਿੰਦਾ ਹੈ ਕਿ ਤੁਸੀਂ ਨਵੇਂ ਵਿਚਾਰ ਰੱਖਣ ਵਾਲਿਆਂ ਵਾਸਤੇ ਰੁਕਾਵਟ ਪੈਦਾ ਨਾ ਕਰੋ ਬਲਕਿ ਤੁਸੀਂ ਨਵੇਂ ਵਿਚਾਰਾਂ ਦੇ ਧਾਰਨੀ ਬਣੋ, ਪੁਰਾਣਿਆਂ ਕ ਕਦਰਾਂ ਕੀਮਤਾਂ ਹੁਣ ਕਿੱਥੇ ਰਹਿ ਗਈਆਂ ਹਨ, ਭਾਵ ਹੁਣ ਪਿੱਛਲੀਆਂ ਲਕੀਰਾਂ ਪੂਰੀ ਕੋਸ਼ਿਸ਼ ਕਰਕੇ ਨਵੇਂ ਨਿਸ਼ਾਨ ਤਿਆਰ ਕਰ ਰਹੇ, ਰਹੀਆਂ ਹਨ, ਨਵੇਂ ਸਮੇਂ ਦੀ ਨਵੇਂ ਬਹਾਰ ਨਿੱਤ ਨਵੀਂ ਹੈ, ਤੱਤੇ ਠੰਢੇ ਸਮੇਂ ਸਮੋਏ, ਵਕਤ ਨਜਿੱਠਣ ਕੱਠੇ ਹੋਏ, ਜੁਗੋ ਜੁਗ ਚਕ੍ਰ ਕਾਲ ਦਾ ਚੱਲੇ, ਔਖੇ ਹੁੰਦੇ ਜਾਣ ਸੁਖੱਲੇ, ਤੁਰੀ ਰਹੇ ਰਫ਼ਤਾਰ, ਸਮੇਂ ਦੀ ਨਵੀਓਂ ਨਵੀਂ ਬਹਾਰ। ਇਹ ਕਵੀ ਬੰਧ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਲਿਖੀ ਹੋਈ ਕਵਿਤਾ ਸਮੇਂ ਦੀ ਬਹਾਰ ਵਿੱਚੋਂ ਲਿਆ ਗਿਆ ਹੈ, ਜੋ ਕਿ ਇਸ ਵਿੱਚ ਦਰਜ਼ ਹੈ, ਇਸ ਕਾਵਿ ਬੰਧ ਵਿੱਚ ਕਵੀ ਕਹਿੰਦਾ ਹੈ ਕਿ ਬਦਲ ਰਹੇ ਸਮੇਂ ਦੇ ਨਾਲ ਨਾਲ ਕਰ ਔਖੀ ਚੀਜ਼ ਆਸਾਨ ਹੁੰਦੀ ਜਾ ਰਹੀ ਹੈ।

ਆਸਾਨ ਹੁੰਦੇ ਜਾ ਰਹੇ ਹਨ, ਕਵੀ ਇੱਛਾ ਪ੍ਰਗਟ ਕਰਦਾ ਹੈ ਕਿ ਸਮੇਂ ਦੀ ਸੌਖੇ ਪਾਸੇ ਨੂੰ ਚੱਲਦੀ ਇਹ ਗਤੀ ਰਫ਼ਤਾਰ ਇਸ ਤਰ੍ਹਾਂ ਬਣੀ ਰਹੇ, ਨਵੇਂ ਸਮੇਂ ਦੀ ਨਵੀਂ ਬਹਾਰ ਨਿੱਤ ਨਵੀਂ ਹੁੰਦੀ ਹੈ।

ਪੁਨਰ ਗਠਨ ਤੋਂ ਬਾਅਦ ਹੋਈ, ਹਰਿਆਣੇ ਦਾ ਇਤਿਹਾਸ ਬੜਾ ਗੋਰਵਤੀ ਹੈ, ਇੱਥੇ ਹੀ ਮਹਾਂਭਾਰਤ ਦੇ ਯੁੱਧ ਸਮੇਂ ਭਗਵਾਨ ਸ੍ਰੀ ਕ੍ਰਿਸ਼ਨ ਨੇ

ਹਨ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਹੈ, ਇਸ ਰਾਜ ਵਿੱਚ ਇੱਕ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਅੱਠ ਸੌ ਉਣਾਸੀ ਹੈ। ਪੰਜਾਬ, ਦਿੱਲੀ, ਰਾਜਸਥਾਨ, ਉੱਤਰਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਹਰਿਆਣਾ ਦੇ ਗਵਾਂਢੀ ਰਾਜ ਹਨ ਇਸ ਵਿੱਚ ਉਣ

ਘੱਗਰ, ਜਮੁਨਾ, ਢਾਗਰੀ ਅਤੇ ਮਾਰਕੰਡਾ ਪ੍ਰਦੇਸ਼ ਦੀਆਂ ਪ੍ਰਮੁੱਖ ਨਦੀਆਂ ਹਨ, ਹਰਿਆਣਾ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਕਣਕਾਂ, ਝੋਨਾ, ਕਪਾਹ, ਜਵਾਰ, ਬਾਜਰਾ ਮੱਕੀ, ਗੰਨਾ, ਦਾਲਾਂ, ਜੌਂ, ਗਵਾਰ, ਤਿੱਲ ਅਤੇ ਆਲੂ ਇੱਥੇ ਦੀਆਂ ਮੁੱਖ ਫਸਲਾਂ ਹਨ। ਇਸਦੇ ਕਈ ਇਲਾਕਿਆਂ ਵਿੱਚ ਸੂਰਜ ਮੁੱਖੀ ਅਤੇ ਸੋਇਆ ਬੀਨ ਦੀ ਖੇਤੀ ਵੀ ਕੀਤੀ ਜਾਂਦੀ ਹੈ ਇਸਾਰ ਵਿੱਚ ਵੀ ਹਰਿਆਣਾ ਦੀ ਖੇਤੀਬਾੜੀ university ਸਥਾਪਿਤ ਹੈ ਇੱਥੇ ਦੇ ਲੋਕ ਹਰਿਆਣਵੀ ਬੋਲੀ ਬੋਲਦੇ ਹਨ, ਇਸ ਦੀ ਰਾਜ ਭਾਸ਼ਾ ਹਿੰਦੀ ਹੈ।

ਸੇਵਾਤ ਇਲਾਕੇ ਵਿੱਚ ਸੇਵਾਤੀ ਅਤੇ ਉਰਦੂ ਭਾਸ਼ਾ ਬੋਲੀ ਜਾਂਦੀ ਹੈ ਇੱਥੇ ਦੀ ਸਾਖ਼ਰਤਾ ਦਰ ਛਿਅੱਤਰ ਦਸਮਲਵ ਚੋਂਹਠ ਪ੍ਰਤੀਸ਼ਤ ਹੈ।

ਧਮਾਲ, ਸਾਂਗ, ਰਾਗਣੀ, ਗੀਤ ਅਤੇ ਘੋੜੀ ਲੋਕਾਂ ਦੀ ਮੰਨੋਰੰਜਨ ਦੇ ਸਾਧਨ ਹਨ ਹੋਲੀ ਬਾ ਭਾਵ ਦੁਸਹਿਰਾ, ਦਿਵਾਲੀ ਤੀਜ ਅਤੇ ਈਦ ਇੱਥੋਂ ਦੇ ਪ੍ਰਸਿੱਧ ਤਿਉਹਾਰ ਹਨ, ਗੋਪਾਲ ਮੋਚਨ ਅਤੇ ਸੀਤਲਾ ਮਾਤਾ ਦੇ ਮੇਲੇ ਵੀ ਪ੍ਰਸਿੱਧ ਹਨ, ਪੁਰਸ਼ਾਂ ਦਾ ਮੁੱਖ ਪਹਿਰਾਵਾ ਧੋਤੀ ਕੁੜਤਾ ਅਤੇੇ ਪੱਗ ਹਨ, ਔਰਤਾਂ ਕੁੜਤੀ, ਘੱਗਰਾ ਚੋਲੀ ਦਾਮਨ ਅਤੇ ਚੁੰਨੀ ਪਹਿਨਦੀਆਂ ਹਨ ਹੁਣ ਬਦਲਦੇ ਨਵੇਂ ਜਮਾਨੇ ਵਿੱਚ ਆਧੁਨਿਕ ਪਹਿਰਾਵੇ ਨੂੰ ਤਰਜੀਹ ਦਿੱਤੀ ਜਾਂਦੀ ਹੈ, ਉਦਯੋਗਿਕ ਖੇਤਰ ਵਿੱਚ ਵੀ ਹਰਿਆਣੇ ਦਾ ਅਹਿਮ ਸਥਾਨ ਹੈ ਫਰੀਦਾਬਾਦ, ਜਮੁਨਾ ਨਗਰ ਅਤੇ ਗੁੜਗਾਵਾਂ ਵਿੱਚ ਵੱਡੇ ਵੱਡੇ ਕਾਰਖਾਨੇ ਹਨ ਫਰੀਦਾਬਾਦ ਅਤੇ ਗੁਆਂ ਗੁੜਗਾਵਾਂ ਦੇਸ ਦੀ ਰਾਜਧਾਨੀ ਦਿੱਲੀ ਦੇ ਨੇੜੇ ਹੋਣ ਕਰਕੇ ਬਹੁਤ ਅਗਾਂਹ ਵਾਧੂ ਹਨ ਅੰਬਾਲਾ ਵਿੱਚ ਖੇਡਾਂ ਦਾ ਅਤੇ ਬਿਜ਼ਲੀ ਦਾ ਸਮਾਨ ਬਣਦਾ ਹੈ। ਇੱਥੇ ਦਾ ਸ਼ਹਿਰ ਇੱਕ ਇਤਿਹਾਸਿਕ ਸ਼ਹਿਰ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਬਾਰੇ ਪੜ੍ਹਨ ਜਾ ਰਿਹਾ। ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਪੰਜਾਬ ਅਜੋਕੇ ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ। ਜਿਸ ਪੰਜਾਬ ਬਾਰੇ ਅਸੀਂ ਅੱਜ ਜਾਣਦੇ ਹਾਂ। ਉਸਦਾ ਸਰੂਪ ਸਦੀਆਂ ਤੋਂ ਅਜਿਹਾ ਨਹੀਂ ਸੀ ਮੰਨਿਆ ਜਾਂਦਾ। ਸਮੇਂ ਸਮੇੇਂ ਤੇ ਇਸਦੇ ਨਾਂ ਅਤੇ ਹੱਦਾਂ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ। ਇਸ ਸੂਬੇ ਨੇ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਇਤਿਹਾਸ ਨੂੰ ਵੀ ਪ੍ਰਭਾਵਿਤ ਕੀਤਾ ਹੈ। ਭਾਰਤ ਦੀ ਮਹਾਨ ਸਿੰਧੂ ਘਾਟੀ ਦੀ ਸੱਭਿਅਤਾ ਹੜੱਪਾ ਸੱਭਿਅਤਾ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਸੀ। ਵਿਸ਼ਵ ਪ੍ਰਸਿੱਧ ਅਤੇ ਪ੍ਰਾਚੀਨ ਤਕਸ਼ੀਲਾ ਵਿਸ਼ਵਵਿਦਿਆਲਾ ਵੀ ਪੰਜਾਬ ਦੀ ਧਰਤੀ ਤੇ ਸਥਿਤ ਸੀ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਦੀ ਰਚਨਾ ਵੀ ਪੰਜਾਬ ਦੀ ਧਰਤੀ ਤੇ ਹੋਈ।

ਸਾਡੇ ਮਹਾਨ ਸਿੱਖ ਗੁਰੂਆਂ ਦੀ ਕਰਮ ਭੂਮੀ ਵੀ ਪੰਜਾਬ ਦੀ ਧਰਤੀ ਹੀ ਹੈ। ਇਥੇ ਹੀ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਨਾ ਅਹ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਵਿਖੇ ਸਿੱਖਾਂ ਨੇ ਮੁਗਲਾਂ ਦੇ ਅਤਿਆਚਾਰਾਂ ਦਾ ਸਾਮਣਾ ਕੀਤਾ ਅਤੇ ਲਾਸਾਨੀ ਕੁਰਬਾਨੀਆਂ ਦਿੰਦੇ ਹੋਏ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਉਪਰ ਅਗਾਹ ਚਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਭੂਸੁਤਾ ਪ੍ਰਭੂਸੁਤਾ ਸੰਪਨ ਸਿੱਖ ਰਾਜ ਦੀ ਸਥਾਪਨਾ ਕੀਤੀ। ਪੰਜਾਬ ਦੇ ਸੂਰਬੀਰਾਂ ਲਈ ਭਗਤਾਂ ਅਤੇ ਸਮਾਜ ਸੁਧਾਰਕਾਂ ਦਾ ਭਾਰਤੀ ਸੁਤੰਤਰਤਾ ਅਹ ਸੰਗਰਾਮ ਵਿੱਚ ਬੇਮਿਸਾਲ ਯੋਗਦਾਨ ਹੈ। ਪੰਜਾਬ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਸਾਨੂੰ ਇਸ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਤਿਹਾਸ ਤੇ ਪਏ ਪ੍ਰਭਾਵ ਦਾ ਅਧਿਐਨ ਕਰਨਾ ਜਰੂਰੀ ਹੈ। ਇਸ ਪਾਠ ਵਿੱਚ ਅਸੀਂ ਜੇਹਲਮ ਨਦੀ ਤੋਂ ਸਿੰਧ

ਵੈਦਿਕ ਕਾਲ ਵਿੱਚ ਆਰੀਆ ਅਤੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਪੰਜਾਬ ਨੂੰ ਸਪਤ ਸਿੰਧੂ ਭਾਵ ਸੱਤ ਨਦੀਆਂ ਦੀ ਧਰਤੀ ਕਿਹਾ ਗਿਆ ਹੈ। ਇਹ ਸੱਤ ਨਦੀਆਂ ਹਨ- ਸਿੱਧੂ ਅਹ ਸਿੰਧੂ ਵਿਤਸਤਾ ਜੇਹਲਮ, ਅਸਿਕਨੀ ਚਿਨਾਬ, ਪੁਰੁਸ਼ਨੀ ਰਾਵੀ, ਵਿਪਾਸ਼ਾ ਬਿਆਸ, ਸੁਤੁਦਰੀ ਸਤਲੁਜ ਅਤੇ ਸਰਸਵਤੀ।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

ਹਿਊਨ-ਸਾਂਗ ਨੇ ਇਸ ਪ੍ਰਦੇਸ਼ ਨੂੰ ਸੇਕੀਆ ਦਾ ਨਾਮ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਨੂੰ ਲਾਹੌਰ ਸੂਬਾ ਵੀ ਕਿਹਾ ਜਾਣ ਲੱਗਾ। ਮੁਗਲ ਸਾਮਰਾਜ ਅਕਬਰ ਨੇ ਇਸ ਨੂੰ ਪੰਜਾਬ ਦਾ ਨਾਮ ਦਿੱਤਾ ਜੋ ਕਿ ਫ਼ਾਰਸੀ ਭਾਸ਼ਾ ਦੇ ਸ਼ਬਦ ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ। ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ-ਪਾਣੀ। ਇਸ ਤਰ੍ਹਾਂ ਪੰਜਾਬ ਦਾ ਇਹ ਨਾਂ ਪ੍ਰਚਲਿਤ ਹੋ ਗਿਆ। ਅਠਾਰਾਂ ਸੌ ਉਨੰਜਾ ਈਸਵੀ ਵਿੱਚ ਪੰਜਾਬ ਨੂੰ ਅੰਗਰੇਜੀ ਸਾਮਰਾਜ ਵਿੱਚ ਮਿਲਾ ਲਿਆ ਅਤੇ ਇਸ ਪੰਜਾਬ ਪ੍ਰਾਂਤ ਦਾ ਨਾਂ ਦਿੱਤਾ। ਉਨੀ ਸੌ ਸੰਤਾਲੀ ਈਸਵੀ ਵਿਚ ਭਾਰਤ-ਪਾਕਿਸਤਾਨ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਭਾਗਾਂ ਵਿਚ ਵੰਡਿਆ ਗਿਆ। ਪਾਕਿਸਤਾਨ ਦੇ ਹਿੱਸੇ ਆਏ ਪੰਜਾਬ ਜਿਸ ਵਿਚ ਜੇਹਲਮ, ਚਿਨਾਬ ਅਤੇ ਰਾਵੀ ਨਦੀ ਦੇ ਇਲਾਕੇ ਸ਼ਾਮਲ ਸਨ,

ਪੰਜਾਬ ਦਾ ਬਦਲਦਾ ਰਾਜਨੀਤਿਕ ਸਰੂਪ ਰਿਗਵੇਦਿਕ ਕਾਲ ਤੋਂ ਲੈ ਕੇ ਭਾਰਤ ਦੀ ਆਜਾਦੀ ਤੋਂ ਬਾਅਦ ਤੱਕ ਵੀ ਪੰਜਾਬ ਦੀਆਂ ਸੀਮਾਵਾਂ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹੀ ਹੈ। ਰਿਗਵੇਦ ਦੇ ਸਮੇਂ ਸਿੰਧੂ ਨਦੀ ਤੋਂ ਸਰਸਵਤੀ ਨਦੀ ਦੇ ਵਿਚਕਾਰ ਦਾ ਖੇਤਰ ਸਪਤ ਸਿੰਧੂ ਪੰਜਾਬ ਵੀ ਸ਼ਾਮਲ ਸੀ। ਚੰਦਰ ਗੁਪਤ ਮੌਰੀਆ ਨੇ ਪੱਛਮ ਵੱਲ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਖੇਤਰਾਂ ਤੱਕ ਆਪਣੇ ਰਾਜ ਦਾ ਵਿਸਥਾਰ ਕਰਕੇ ਪੰਜਾਬ ਦੀਆਂ ਸੀਮਾਵਾਂ ਨੂੰ ਹਿੰਦੂਕੁਸ਼ ਦੀਆਂ ਪਹਾੜਾਂ ਤੱਕ ਪਹੁੰਚਾ ਦਿੱਤਾ ਤੇ ਤਕਸ਼ੀਲਾ ਵੀ ਪੰਜਾਬ ਦਾ ਹਿੱਸਾ ਬਣ ਗਿਆ। ਸਿੰਧੀ,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 ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਦੋ ਪ੍ਰਾਂਤਾਂ ਵਿੱਚ ਵੰਡ ਦਿੱਤਾ ਜਿਹਨਾਂ ਦੇ ਨਾਂ ਲਾਹੌਰ ਅਤੇ ਮੁਲਤਾਨ ਪ੍ਰਾਂਤ ਰੱਖੇ ਗਏ।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 ਅਠਾਰਾਂ ਸੌ ਉਨੰਜਾ ਈਸਵੀ ਵਿੱਚ ਪੰਜਾਬ ਅੰਗਰੇਜੀ ਸਾਮਰਾਜ ਵਿੱਚ ਮਿਲ ਗਿਆ। ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਤੋਂ ਬਾਅਦ ਦਿੱਲੀ ਸਤਲੁਜ ਨਦੀ ਤੋਂ ਜਮੁਨਾ ਨਦੀ ਤੱਕ ਦੇ ਇਲਾਕੇ ਨੂੰ ਵੀ ਪੰਜਾਬ ਦਾ ਹਿੱਸਾ ਬਣਾ ਦਿੱਤਾ ਗਿਆ। ਉਨੀ ਸੌ ਇੱਕ ਈਸਵੀ ਵਿੱਚ Lord Curzon ਨੇ ਪੱਛਮੀ ਵੱਲ ਨਦੀ ਤੋਂ ਪਾਰ ਦੇ ਇਲਾਕੇ ਨੂੰ ਪੰਜਾਬ ਨਾਲੋਂ ਵੱਖਰਾ ਕਰਕੇ ਉਤਮ ਅਹ ਉਤਰ ਭਾਰਤੀ ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ। ਉਨੀ ਸੌ ਗਿਆਰਾਂ ਈਸਵੀ ਵਿੱਚ Lord Hardinge ਨੇ ਪੂਰਬ ਵੱਲ ਸਤਲੁਜ ਨਦੀ ਤੋਂ ਜਮੁਨਾ ਨਦੀ ਦੇ ਇਲਾਕੇ ਨੂੰ ਇਕ ਵਾਰ ਫਿਰ ਪੰਜਾਬ ਨਾਲੋਂ ਵੱਖਰਾ ਕਰਕੇ ਦਿੱਲੀ ਨੂੰ ਹਿੰਦੂਸਤਾਨ ਦੀ ਰਾਜਧਾਨੀ ਬਣਾ ਦਿੱਤਾ। ਇਸ ਤਰ੍ਹਾਂ ਇਤਿਹਾਸ ਵਿੱਚ ਪੰਜਾਬ ਪਹਿਲੀ ਵਾਰ ਸਹੀ ਅਰਥਾਂ ਵਿੱਚ ਪੰਜ ਨਦੀਆਂ ਦੀ ਧਰਤੀ ਦੇ ਸਰੂਪ ਵਿੱਚ ਆਇਆ। ਉਨੀ ਸੌ ਸੰਤਾਲੀ ਈਸਵੀ ਵਿਚ ਭਾਰਤ ਦੀ ਆਜਾਦੀ ਸਮੇਂ ਪੰਜਾਬ ਦੀ ਫਿਰ ਵੰਡ ਹੋਈ। ਪੰਜਾਬ ਦਾ ਪੱਛਮੀ ਹਿੱਸਾ ਜੋ ਕਿ ਮੁਸਲਮਾਨ ਬਹੁਗਿਣਤੀ ਵਾਲਾ ਇਲਾਕਾ ਸੀ, ਨਵੇਂ ਬਣੇ ਦੇਸ਼ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਪੂਰਬੀ ਹਿੱਸਾ ਭਾਰਤ ਵੰਡ ਅਹ ਭਾਰਤ ਵਿੱਚ ਹੀ ਰਹਿ ਗਿਆ। ਉਸ ਸਮੇਂ ਪੰਜਾਬ ਦੇ ਉੱਨਤੀ ਜ਼ਿਲ੍ਹਿਆਂ ਵਿੱਚੋਂ ਸੌਲਾਂ ਜ਼ਿਲ੍ਹੇ ਪਾਕਿਸਤਾਨ ਪੰਜਾਬ ਅਤੇ ਤੇਰਾਂ ਜ਼ਿਲ੍ਹੇ ਭਾਰਤ ਭਾਰਤੀ ਪੰਜਾਬ ਦੇ ਹਿੱਸੇ ਆਏ। ਉਨੀ ਸੌ ਛਪੰਜਾ ਈਸਵੀ ਵਿੱਚ ਰਾਜ ਪੁਨਰਗਠਨ ਦੇ ਕਾਰਨ ਮਾਲਵਾ ਦੀਆਂ ਰਿਆਸਤਾਂ ਸਤਲੁਜ ਨਦੀ ਤੋਂ ਘੱਗਰ ਨਦੀ ਤੱਕ

ਉਨੀ ਸੌ ਛਿਆਹਠ ਈਸਵੀ ਨੂੰ ਭਾਸ਼ਾ ਦੇ ਆਧਾਰ ਤੇ ਹੋਏ ਰਾਜ ਦੇ ਪੁਨਰਗਠਨ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਵੰਡ ਕਰਕੇ ਇਕ ਨਵਾਂ ਰਾਜ ਹਰਿਆਣਾ ਬਣਾ ਦਿੱਤਾ ਗਿਆ ਤੇ ਪੰਜਾਬ ਦਾ ਕੁਝ ਪਹਾੜੀ ਹਿੱਸਾ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ। ਇਸ ਵੰਡ ਤੋਂ ਬਾਅਦ ਹੀ ਵਰਤਮਾਨ ਪੰਜਾਬ ਦੀ ਸਥਾਪਨਾ ਆਜਾਦ ਭਾਰਤੀ ਪੰਜਾਬ ਵਿੱਚ ਅੰਬਾਲਾ, ਅੰਮ੍ਰਿਤਸਰ, ਬਠਿੰਡਾ, ਫਿਰੋਜਪੁਰ, ਜਲੰਧਰ, ਗੁਰਦਾਸਪੁਰ, ਗੁੜਗਾਉਂ, ਗੁਰੂਗ੍ਰਾਮ, ਹਿਸਾਰ, ਹੁਸ਼ਿਆਰਪੁਰ, ਕਾਂਗੜਾ, ਕਪੂਰਥਲਾ, ਮਹੇਂਦਰਗੜ੍ਹ ਮਹੇਂਦਰਗੜ੍ਹ, ਪਟਿਆਲਾ, ਰੋਹਤਕ, ਸੰਗਰੂਰ ਅਤੇ ਸ਼ਿਮਲਾ ਜ਼ਿਲ੍ਹੇ ਸ਼ਾਮਲ ਕੀਤੇ ਗਏ। ਨਵੰਬਰ ਉਨੀ ਸੌ ਸੌਲਾ ਈਸਵੀ ਨੂੰ ਪੰਜਾਬ ਦੀ ਵੰਡ ਵਿੱਚ ਜ਼ਿਲ੍ਹਾ ਅੰਬਾਲਾ, ਕਰਨਾਲ ਰੋਹਤਕ ਹਿਸਾਰ, ਗੁੜਗਾਉਂ, ਮਹੇਂਦਰਗੜ੍ਹ ਤੇ ਜਿੰਦ, ਹਿਸਾਰ ਦੇ ਇਲਾਕੇ ਹਰਿਆਣਾ ਜ਼ਿਲ੍ਹੇ ਦੇ ਹਿੱਸੇ ਆਏ। ਜ਼ਿਲ੍ਹਾ ਸ਼ਿਮਲਾ, ਕਾਂਗੜਾ ਅਤੇ ਉਨਾ ਤਹਿਸੀਲ ਉਸ ਸਮੇਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਹਿੱਸੇ ਆਏ। ਕੀ ਤੁਸੀਂ ਜਾਣਦੇ ਹੋ ਪੰਜਾਬ ਦੀਆਂ ਉਪਭਾਸ਼ਾਵਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਸਰਵੇਖਣ ਮੁਤਾਬਕ ਪੰਜਾਬ ਦੀਆਂ ਕੁੱਲ ਅਠਾਈ ਭਾਸ਼ਾਵਾਂ ਹਨ। ਇਹਨਾਂ ਵਿੱਚੋਂ ਭਾਰਤੀ ਪੰਜਾਬ ਦੀਆਂ ਮੁੱਖ ਉਪ ਭਾਸ਼ਾਵਾਂ ਮਜ ਅਹ ਮਾਝੀ, ਦੁਆਬੀ, ਮਲਵਈ, ਪੁਆਧੀ ਅਤੇ ਡੋਗਰੀ ਹਨ। ਮਾਝੀ ਦੁਆਬ ਅਹ ਮਾਝੀ ਭਾਰਤੀ ਪੰਜਾਬ

ਇਸ ਭਾਸ਼ਾ ਦੇ ਸਭ ਤੋਂ ਨੇੜੇ ਹੈ। ਦੁਆਬੀ ਉਪਭਾਸ਼ਾ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਫਿਰੋਜਪੁਰ, ਫਾਜਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਅਹ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਜ਼ਿਲ੍ਹੇ ਮਲਵਈ ਉਪਭਾਸ਼ਾ ਦੇ ਖੇਤਰ ਹਨ। ਰੋਪੜ, ਮੁਹਾਲੀ, ਰੋਪੜ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਪੁਆਧੀ ਉਪਭਾਸ਼ਾ ਦੇ ਖੇਤਰ ਹਨ। ਡੋਗਰੀ ਭਾਸ਼ਾ ਜੰਮੂ ਅਤੇ ਕਸ਼ਮੀਰ ਪ੍ਰਾਂਤ ਦੇ ਜੰਮੂ ਖੇਤਰ ਦੀ ਬੋਲੀ ਹੈ। ਪੰਜਾਬ ਅਹ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਸੀਂ ਜਿਸ ਪੰਜਾਬ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕਰ ਰਹੇ ਹਾਂ, ਉਹ ਸਿੰਧ ਨਦੀ ਅਤੇ ਜਮੁਨੀ ਨਦੀ ਦੇ ਵਿਚਕਾਰ ਦਾ ਇਲਾਕਾ ਹੈ। ਇਸ ਦੇ ਉੱਤਰ ਵਿੱਚ ਹਿਮਾਲਾ ਪਰਬਤ, ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਪਰਬਤ ਲੜੀਆਂ, ਪੂਰਬ ਵਿੱਚ ਜਮੁਨਾ ਨਦੀ ਅਤੇ ਦੱਖਣ ਵਿੱਚ ਸਿੰਧ ਨਦੀ ਰਾਜਸਥਾਨ ਦਾ ਥਾਰ ਮਾਰੂਥਲ ਅਹ ਹੈ। ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆਂ ਜਾ ਸਕਦਾ ਹੈ। ਹਿਮਾਲਿਆ ਪਰਬਤ ਅਤੇ ਹਿਮਾਲਿਆ ਪਰਬਤ ਦੇ ਉੱਤਰ ਪੱਛਮੀ ਪਰਬਤ ਲੜੀਆਂ, ਉਪ-ਪਰਬਤੀ ਖੇਤਰ ਖੇਤਰ, ਮੈਦਾਨੀ ਭਾਗ। ਬਿਆਸ ਦੁਆਬ, ਬਿਆਸ ਜਲੰਧਰ ਮਾਲਵਾ ਅਤੇ ਬਾਂਗਰ ਪੰਜਾਬ ਵਿੱਚ ਸਤਲੁਜ ਦੇ ਅਤੇ ਜਮੁਨਾ ਨਦੀ ਦੇ ਵਿਚਕਾਰ ਵਿਸ਼ਾਲ ਮੈਦਾਨੀ ਇਲਾਕਾ ਹੈ ਜਿਸ ਨੂੰ ਮਾਲਵਾ ਅਤੇ ਬਾਂਗਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। thank you

ਔਹ ਆ ਗਿਆ ਸੀ ਭਾਬੀ ਕੋਈ ਆ ਗਿਆ ਸੀ ਕੰਮ ਵਲੋਂ ਪੁੱਛਣ ਡਆਸੀ

ਉਹਦੇ ਕਰਕੇ ਮੈਂ ਕਟ ਤਾ ਸੀ phone ਉਹ ਮੈ ਦਸਨ ਡਆਸੀ ਜਸੀ ਦੀ ਗਲ

ਓਧਨ ਮੈਂ ਗਿਆ ਸਾਂ ਮੈਨੂੰ ਦੋ ਕੁ ਦਿਨ ਪਹਿਲਾਂ phone ਕੀਤਾ ਸੀ ਨਾ ਓਹਨੇ ਤਿੰਨ-ਚਾਰ ਦਿਨ ਪਹਿਲਾਂ

ਮੈਨੂੰ ਆਦੀ ਪੀ ਕੁੜੀ ਦੀ admission ਕਰਵਾਉਣੀਆਂ ਪੰਜਵੀਂ class ਚ

ਤੇ ਜ਼ਰੂਰ ਆਈ ਮੈਂ ਕਿਹਾ ਕੋਈ ਗਲ ਨਹੀਂ ਮੈਂ ਆ ਜਾਨਾ ਵਾਂ ਮੁੜਕੇ ਜਿਸ ਦਿਨ ਸਵੇਰੇ ਸੱਤ ਕੁ ਵਜੇ ਤੁਰਨਾ ਸੀ ਅਠ ਵਜੇ ਸਵਖਤੇ ਹੀ

ਤੇ ਮੁੜਕੇ ਮੈਂ ਰਾਤ phone ਕੀਤਾ ਆਉਣਾ ਹੀ ਮੈਂ ਸਵੇਰੇ ਆਦੀ ਚਲ ਸਵੇਰੇ ਆ ਜਾਵੀਂ time ਨਾਲ

cid ਵਾਲੇ ਖਲੋਤੇ ਹੁੰਦੇ ਏਥੇ

ਰਾਤ ਤੈਨੂੰ ਪਤਾ ਕਿੰਨੇ ਹੁੰਦੇ ਸਾਡੇ

ਤੇ ਹਾਂ ਕਿਥੇ ਚਲਿਆ ਹਾਂ ਕਿਥੇ ਚਲਿਆ ਮੈਂ ਕਿਹਾ ਮੈਂ ਚਲਿਆ ਕਿਸੇ ਕੰਮ ਮੁੜਕੇ ਮੇਂ ਚਲ ਗਿਆ ਹਾਂ ਬੋਰਿਲਾ ਚਲਿਆ ਸੀ motorcycle ਤੇ

ਤੇ ਮੈਂਹ ਚਲ ਬਸੇ ਚਲ ਜਾਨੇ ਆਂ motorcycle ਤੇ ਐਵੇਂ ਹੀ challenge chillin ਕਟਾਵਾਂ ਗੇ ਕ ਨਹੀਂ

ਤੇ ਮੁੜ ਕੇ ਮੈਂ ਬਸੇ ਚਲਾ ਗਿਆ ਤੇ ਬਸੇ ਜਾ ਕੇ ਮੈਂਹ ਪੀ ਮੈਨੂੰ ਤਾਂ ਪਤਾ ਹੀ ਸੀ ਕਿਥੇ ਆ school ਮੈਂ ਜਾਣ ਕੇ ਹੀ phone ਕਰੀ ਜਾਵਾਂ ਮੈਂ ਕਿਹਾ ਕਿਥੇ ਕ school ਹੈ ਮੈਨੂੰ ਤੇ ਪਤਾ ਨਹੀਂ ਲਗਦਾ

ਇਧਰ ਨੂੰ ਆ ਇਧਰ ਨੂੰ ਆ ਇਧਰ ਨੂੰ ਜਾਣਾ ਇਧਰ ਨੂੰ ਆਉਣਾ

ਆਹੋ ਤੇ ਤੂੰ ਵੀ ਕਾਵਾਂਨ ਦੇ ਮਾਰਾਂ ਕਹਿੰਦਾ ਹੋਣਾ ਕੇ ਆਹੋ ਆਹੋ ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਹੈ ਕਿ ਡਾ school ਆ ਕਿਧਰ ਨੂੰ ਜਾਣਾ ਕਿਧਰ ਨੂੰ ਆਉਣਾ ਐ ਨੂੰ ਆ ਐ ਨੂੰ ਜਾ ਏਧਰ ਨੂੰ ਹੋਣਾ ਐ ਨੂੰ ਹੋਣਾ ਤੇ ਕਰਵਾ ਕੇ admission ਤੇ ਮੈਂ ਆ ਗਿਆ ਤੇ ਮੁੜ ਕੇ ਮੈਨੂੰ ਆਦੀ ਬਈ ਲੜਾਈ ਕਾਹਦੀ ਪਈ ਐ ਤੇਰੇ ਕਰਕੇ ਆਦੀ ਬਈ ਘਰੋਂ ਗੱਲਾਂ ਸੁਹਣਿਆਂ ਪੈਂਦੀਆਂ ਭਰਜਾਈਆਂ ਦੀਆਂ

ਹਾਂ ਤੇ ਮੈਂ ਉਦੋਂ ਹਿਸਾਬ ਲਗਾਇਆ ਮੈਂ ਕਿਹਾ ਉਹ ਹੋ ਇਹ ਦੁਖੀ ਹੈ ਹੁਣ ਹੁਣ ਅਛਾ ਤੇ ਫੇਰ ਕੀ ਕਰਨਾ ਤੈਨੂੰ ਕਹਿ ਤੀ ਉਹਦਾ ਆਹੋ ਆਂਦੀ ਲੜਾਈ ਕਾਹਦੀ ਇਹੀ ਤੇ ਮੈਂ ਤੇਰੇ ਕਰਕੇ ਗਲਾਂ ਸੁਣਨੀਆਂ ਪੈਂਦੀਆਂ ਘਰੋਂ ਵੀ ਹੁਣ ਭਰਜਾਈਆਂ ਦੀਆਂ ਵੀ

ਆਹੋ ਆਹੋ ਹੂ ਤੇ ਮੈਂ ਕਿਹਾ ਕੋਈ ਗਲ ਨਹੀਂ ਵਾਧੇ ਘਾਟੇ ਹੁੰਦੇ ਰਹਿੰਦੇ ਹਾਂ ਕੋਈ ਗਲ ਨਹੀਂ ਜ਼ਿੰਦਗੀ ਦੇ ਵਿਚ tension ਨਾ ਲੈ ਏਨੀ ਦਮਾਗ ਚ ਨਹੀਂ ਗਲ ਬਲੀ ਦੀ ਕ ਨਹੀਂ ਇਹੋ ਹੋਂਸਲਾ ਹੀ ਦੇਣਾ ਸੀ ਹੋਰ ਕੀ ਕਹਿਣਾ ਸੀ

ਹੂ ਕੋਈ ਨਹੀਂ ਰਬ ਗੜ੍ਹੀ ਦੇਹ ਦੁਵਾਅ ਕਰਾ ਹੁਣ ਜੋੜ ਦੁਆਵਾਂ ਦਾ ਹੁਣ ਪੂਰਾ ਹੋ ਜਾਣਾ ਮਸਲਾ ਹਲ ਜੇ ਭਾਬੀ ਉਹਨਾਂ ਦਾ ਹੁਣ ਨਾਨਾ ਕੰਮ ਉਹ ਜਿਹਾ ਕਰਨ ਵਾਲਾ ਬਈ ਛੱਡ-ਛਡਾ ਵਾਲਾ ਫੇਰ ਉਨ੍ਹਾਂ ਨੇ ਇਨ੍ਹਾਂ ਲੰਮਾ ਨਹੀਂ ਸੀ ਕਾਂਮ ਪਾਉਣਾ

ਆਹੋ ਇਹ ਤੇ ਗਲ ਹੈ ਵਾਹ ਆਹੋ ਕਾਗਜ਼ phone ਕਰਕੇ ਸਦਿਆ ਚਾਹੇ ਮੰਗਾਏ ਉਹਨੇ ਕਿਸੇ ਗਲ ਤੇ ਮੰਗਾਇਆ ਆਹੋ ਆਹੋ ਨਾਲੇ ਉਹਨੂੰ ਖੂਦ ਨਾਲੇ ਜੇ ਉਹ ਕੁ ਕੌਣ ਬੋਲਣਾ ਹੁੰਦਾ ਤੇ ਉਹਨੇ frock ਕਾ ਕਾਹਦੇ ਲਈ ਮੰਗਾਨੀ ਆਂ ਸੀਂ

frock ਕਾ boot ਆਂ ਦੇ ਜੋੜੇ ਦੋ ਦੋਵੇਂ ਹੀ ਕੋਨਾ ਮਗਾਈਆਂ ਸੀ

ਕਦੋਂ ਅਜੇ ਮੁਕਾਵਾਂ ਅਜੇ ਅਜ ਗਿਆ ਸੀ ਫੇਰ ਤੇਰਾ ਵੀਰ ਤੇ ਉਹ ਖਰੇ ਪਤਾ ਨਹੀਂ ਕੋਈ ਗਲ ਪਤਾ ਨਹੀਂ ਨਿੱਬੜੀ ਕੇ ਨਹੀਂ ਅਜੇ ਅੱਛਾ ਇਹ ਤੇ ਕਹਣ ਡਆ ਸੀ ਜਾਣਾ ਸੀ Pathankot ਗਿਆ ਸੀਗਾ ਕੇ Longowal ਪਿੰਡ ਗਿਆ ਸੀ ਖਰੇ Lakhowal

Lakhowal ਆ Longowal ਤੇਰਾ ਕਿਹੜਾ ਪਿੰਡ ਆ ਗਿਆ

Lakhowal ਆ ਤੇ ਉਹ ਜਿੰਨੇ ਦਰਖਾਸ ਦਵਾਈ ਆ ਬੁੱਢੀ ਨੇ ਉਹ ਉਹ ਬੁੱਢੀ ਦਾ ਰਾਜ਼ੀਨਾਮਾ ਲਿੱਖ ਕੇ ਦਓ ਫੇਰ ਹੀ ਆ ਰਾਜ਼ੀਨਾਮਾ ਹੋਓ ਇਹਨਾਂ ਦਾ ਉਹ ਸਰਪੰਚ ਆਪੇ ਹੀ ਕਰੀ ਜਾਂਦਾ ਕਲਾਹੀ ਅਛਾ ਤੇ ਮੁੜ ਕੇ ਉਹ ਪੈਸੇ ਲੈ ਕੇ side ਤੇ ਹੋਜਾਵੇ ਸਰਪੰਚ ਆਹੋ ਕੇ ਉਹ ਦਿਤੇ ਥੋੜੀ ਆ ਪੈਸੇ ਉਹਨੂੰ

ਹਾਜੇ ਉਹਨੇ ਕਿਹਾ ਵਾ dsp ਨੇ ਉਹ ਲਿਆ ਪਹਿਲਾਂ ਉਹਨੂੰ ਜਨਾਨੀ ਨੂੰ ਵੀ ਲਿਆ ਉਹਦਾ ਵੀ ਨਾਲ ਹੀ ਰਾਜ਼ੀਨਾਮਾ ਕਰਨਾ

ਉਹ ਪਤਾ ਨਹੀਂ ਗਿਆ ਏ ਕੇ ਨਹੀਂ ਇਹਨੇ ਵਾਹ ਵਾਹ ਸੱਦਿਆ ਸੀ ਉਹਨੂੰ ਵੀ ਨਾਲ ਹੀ

ਆਹੋ ਉਹ ਜਨਾਨੀ ਜਿਹੜੇ ਮੁੰਡੇ ਦਾ ਚਕਰ ਹੈ ਨਾ ਮੈਂ ਵੀ ਗਿਆ ਸਾਂ ਭਾਜੀ ਨਾਲ

ਤੇ ਉਹ ਹੈਗਾ ਮੁੰਡਾ ਇਕ ਵਾ ਤੇ ਮਾਵਾਂ ਦੋ ਜਿਨ੍ਹਾਂ ਦਾ ਮੁੰਡਾ ਗਵਾਚਾ ਵਾਂ ਆਹੋ ਮਾਵਾਂ ਦੋ ਆ ਮੁੰਡਾ ਇਕ ਵਾ

ਆਹੋ ਉਹਨੇ ਜਨਾਨੀ ਨੇ ਦਿਤਾ ਵਾ ਆਪਣੀ ਭਰਜਾਈ ਨੂੰ ਮੁੰਡਾ ਠੀਕ ਆ

ਗਲ ਆ ਮੁੰਡਾ ਹੈਗਾ ਵਾ ਜੇ ਮੁੰਡਾ ਹੈਗਾ ਵਾ ਤੇ ਕੰਮ ਹੋਣ ਡਿਆ ਓਥੇ ਗੱਲ ਬਾਤ ਇਹਨਾਂ ਦੀ ਚਲਣ ਡਈ ਹੈ ਨਾ

ਹੁੰਦੀ ਆ ਘਰ ਵਿਚ ਘਰਦਿਆਂ ਦੇ ਨਾਲ ਗਲਬਾਤ ਮੁੰਡੇ ਦੀ ਆਹੋ ਜੀ ਕਹਿਣ ਤੇ ਭਾਵੇਂ ਕਹਿੰਦੇ ਹੋਣ ਪੀ ਜਿੰਨੇ ਕੁ ਪੈਸੇ ਲਗੇ ਉਹ ਨੇਕ ਮੰਗਾ ਲੈਨੇ ਆਂ ਇਦਾਂ ਹੀ ਮੁੜ ਕੇ ਆਪੇ ਸਾਲ ਦੌਹਾਂ ਸਾਲਾਂ ਨੂੰ ਗਲ ਗੋਲ-ਮੋਲ ਹੋ ਜਾਊਗੀ ਆਵੇ ਤੇ ਕੋਈ ਗਲ ਨਹੀਂ ਉਹਨਾਂ ਨੇ ਪੈਸੇ ਦੇਣੇ ਆ ਤੇ ਉਹਨਾਂ ਨੇ ਲਿਖ ਲਿਖਾ ਕਰ ਕੇ ਦੇਣੀਆਂ ਪੀ ਜੇ ਮੁੰਡਾ ਆ ਗਿਆ ਤੇ ਅਸੀਂ ਪੈਸੇ ਵਾਪਸ ਲੈ ਲੈਨੇ ਆਂ ਆਹੋ-ਆਹੋ ਮੁੜ ਕੇ ਰੌਲਾ ਗੋਲਾ ਤੇ ਨਹੀਂ ਪਉਂਦਾ ਕਲ ਨੂੰ ਕੀ ਲੈ ਮੁੜ ਕੇ ਮੁੰਡਾ ਵਾਪਸ ਆ ਗਿਆ ਮੁੜ ਕੇ ਠੰਡਾ ਨਾ ਕੰਮ ਪਉ ਠੰਡਾ ਕਾਦਾ ਜੇ ਲਿਖਿਆ ਜਾਉਗਾ ਫੇਰ ਤੇ ਆਪੇ

ਪੀ ਤੇਰਾ ਮੁੰਡਾ ਸਹੀ ਸਲਾਮਤ ਤੇਰੇ ਘਰ ਆ ਗਿਆ ਉਸ ਦਿਨ ਜਿੰਨੀ ਰਕਮ ਦਿਤੀ ਆ ਉਹ ਅਸੀਂ ਲੈਲਣੀ ਆਂ

ਆਹੋ ਇਹ ਤੇ ਗਲ ਹੈ ਨਹੀਂ ਤੇ ਏਦਾਂ ਬਜ ਵੀ ਸਕਦੇ ਆ ਆ ਦੂਜੇ ਨੂੰ case ਪੈ ਸਕਦਾ ਵਾ ਕੇ ਝੂਠੇ ਪੈਸੇ ਲੈਣ ਲਈ ਆ ਉਨ੍ਹਾਂ ਕੋਲੋਂ ਹਾਂ ਹਾਂ ਆਹੋ ਏਦਾਂ ਜਿਹੜਾ ਮਰਜ਼ੀ ਏਦਾਂ ਫਸਾ ਦੇ ਆ ਕਾਰੂ ਕੇ ਨਹੀ ਤੇ ਫੇਰ ਸੋਨੂੰ ਨੇ ਨਹੀਂ ਕੋਈ ਗੱਲ ਬਾਤ ਕੀਤੀ ਨੇਹਾ ਬਾਰੇ

ਸ਼ਾਲਾ ਤੇਰਾ ਅਛਾ ਨਹੀਂ ਉਹ ਨਹੀਂ ਆਇਆ ਓਥੇ ਨਹੀਂ ਉਹਦਾ ਮੈਂ ਕਿਹਾ ਉਹ ਨਹੀਂ ਕਰਦਾ ਨਹੀਂ ਨਹੀਂ ਉਹਦੇ ਨਾਲ ਨਹੀਂ ਗੱਲ ਹੋਈ ਮੇਰੀ ਕਦੀ ਮਾਈ ਬੁੱਢੀ ਹੀਰਾ ਬਹੁਤਾ ਬੁੱਢਾ ਇਕ ਤੜਫਦਾ ਤੇ ਤੇ ਇਕ ਉਹ ਮੁੜ ਕੇ ਹੈ ਨਾ ਆਹੋ-ਆਹੋ ਇਹ ਦੋਨੋਂ ਹੀ ਹੈ ਬੁੱਢੇ ਦੀ ਵੀ ਨਹੀਂ ਕੋਈ ਗੱਲ ਉਹ ਆਪਣੀ ਦੇ ਵਿਚ ਗੋਲ ਹੀ ਆਰ ਤੇ ਉਹ ਮੈਨੂੰ ਦਸਾਂ ਮੈਨੂੰ ਕਹਿੰਦੇ ਸੀ ਬੰਦੇ ਮੰਦਰ ਵੱਲੋਂ ਕੈਹ ਤੇ ਉਨ੍ਹਾਂ ਦਾ ਮਰਿਆ ਸੀ ਮਾਮੇ ਦਾ ਅਹੁਦਾ ਨਿੱਕੇ ਮਾਮੇ ਦਾ ਮੁੰਡਾ ਮਾਰਿਆ ਸੀ ਨਾ ਉਹ ਜਵਾਨ ਸੀ ਸਾਡੇ ਵਾਂਗੂੰ

ਤੇ ਮੈਂ ਉਹ phone ਤੇ status ਵੇਖਿਆ ਸੀ ਤੇ status ਤੋਂ ਮੁੜ ਕੇ ਮੈਂ ਏ ਮੈਂ instagram ਚ ਕੀਤਾ ਸੀ ਉਨ੍ਹਾਂ ਨਾਲ ਹਿਰਖ ਮੈਂ ਓਦਾਂ ਹੀ ਆਵੇ ਤੇ ਉਹ ਉਹਦੇ ਨੀਕੋ ਜਿਹੜਾ Sandeep ਉਹਦੇ daddy ਨਾਲ ਹਿਰਖ ਹੋਇਆ ਸੀਨਾ ਮੇਰਾ